ਤਸਵੀਰ ਵਿੱਚ ਇੱਕ ਲਾਲ ਰੰਗ ਦਾ ਟਿਕਟ ਕਾਊਂਟਰ ਬਣਿਆ ਹੋਇਆ ਦਿਖ ਰਹਾ ਹੈ।

ਇੱਥੇ ਇੱਕ ਮੁੰਡਾ ਦਿਖ ਰਹਾ ਹੈ ਜੋ ਕੀ ਕੁਰਸੀ ਉੱਪਰ--

ਇਸ ਤਸਵੀਰ ਵਿੱਚ ਇੱਕ ਔਰਤ--

ਤੇ ਦੂਰ ਇੱਕ ਦਰਖ਼ਤ ਵੀ ਲੱਗਾ ਹੋਇਆ ਹੈ।

ਉਸਦੇ ਬਾਹਰ ਦੋ ਗਮਲੇ ਵੀ ਪਏ ਹੋਏ ਦਿੱਖ ਰਹੇ ਹਨ।

ਤੇ ਅੰਦਰ ਦੀਵਾਰ ਉੱਪਰ ਇੱਕ ਤਸਵੀਰ ਲੱਗੀ ਦਿੱਖ ਰਹੀ ਹੈ।

ਚਮਨ ਢਾਬਾ ਦਿਖਾਈ ਦੇ ਰਿਹਾ ਹੈ।

ਤੇ ਪਹਾੜਾਂ ਦੇ ਉੱਪਰ ਹਰੀਆਂ ਝਾੜੀਆਂ ਲੱਗੀਆਂ ਹੋਈਆਂ ਹਨ।

ਵੱਡਾ ਸਾਰਾ ਗੇਟ ਲੱਗਾ ਹੋਇਆ ਹੈ।

ਜਿਸ ਦੇ ਅੰਦਰ ਇੱਕ ਲੜਕਾ ਜਾ ਰਹਾ ਹੈ।

ਮੋਟਰ ਸਾਈਕਲ ਵੀ ਖੜਾ ਹੈ।

ਪੈਟ੍ਰੋਲ ਪੰਪ ਦਿਖਾਈ ਦੇ ਰਹਾ ਹੈ।

ਕੋਲ ਹੀ ਇੱਕ ਸਾਈਕਲ ਦਿੱਖ ਰਿਹਾ ਹੈ।

ਦੋ ਹਰੇ ਰੰਗ ਦੀਆਂ ਪੀਪਿਆਂ ਪਈਆਂ ਹੈਂ।

ਇਸ ਤਸਵੀਰ ਵਿੱਚ ਇੱਕ ਜਿਮ ਨਜ਼ਰ ਆ ਰਹੀ ਹੈ।

ਜਿਸ ਵਿੱਚ ਇੱਕ ਟੇਬਲ ਪਿਆ ਹੈ।

ਟੇਬਲਾਂ ਉੱਪਰ ਚਿੱਟੇ ਰੰਗ ਦੀਆਂ ਚਾਦਰਾਂ ਵਿਛਾਈਆਂ ਹਨ।